ਚਲੋ ਲੋਕਾਂ ਚ ਉਹ ਰਹਿੰਦੀਆਂ ਆ ਨਾ ਕੀ ਨਾਮ ਕਹਿ ਲੋ waiting ਉਹ

ਜਿਵੇਂ ਵਿੱਚ ਕਹਿੰਦੇ ਨੇ ਬਾਹੁਬਲੀ ਨੇ ਕਟੱਪਾ ਕੋ ਕਿਉਂ ਮਾਰਾ

ਹੁਣ ਇਹਦੇ ਚ ਵੀ ਇਹਦੇ ਚ ਵੀ ਤਾਂ part two ਚ ਵੀ ਬਿਲਕੁਲ end ਚ ਦੇਖੀਏ ਉਹਦੇ ਚ ਲਿਖਿਆ ਹੁੰਦਾ chapter three ਹੁਣ ਉਹਦਾ ਕੀ ਬਣਿਆ ਕੀ ਨਹੀਂ ਬਣਿਆ ਉਹ ਫਿਲਮ ਚ ਉਹ ਚ ਵੀ ਕਿਹੜਾ ਦੱਸਿਆ

ਡੁੱਬ ਗਿਆ ਮਰਿਆ ਤਾਂ ਨੀ ਦਿਖਾਇਆ ਵੀ ਉਹ ਮਰ ਗਿਆ

ਨਾ ਗੋਲੀ ਦਿਖਾਈ ਹੈ ਬਸ ਜਹਾਜ ਤੇ ਖੜਾ ਹੁੰਦਾ ਉਹ ਡੁੱਬ ਗਿਆ ਨਹੀਂ ਡੁੱਬਿਆ

ਉਹ ਪਤਾ ਨੀ ਹੁਣ ਤਾਹੀਂ ਆ ਵੀ chapter three ਚੱਲੂਗਾ ਨਹੀ ਡੁੱਬਦਾ ਤਾਂ ਏਵੇਂ ਆ ਨਾ ਜਹਾਜ ਤੋਂ ਜਦ ਗਿਰਦਾ ਉਹ missile ਜੀ ਗਿਰਦੀ ਹੈ

ਜਾਂ ਸੋਨਾ ਇੰਨਾ gold ਤਾ ਉਹ ਕਿੱਥੇ ਹੈ

ਹੁਣ ਇਹਦਾ ਇਹ ਵੀ ਨੀ ਪਤਾ ਵੀ part two ਦਾ ਸੋਨਾ ਹੈ ਜਿਹੜਾ ਸੋਨਾ ਸੀ ਕੀ ਉਹਨੇ duplicate ਸੋਨਾ ਗੇਰਤਾ ਹੋਵੇ original ਕਿਤੇ ਭੇਜਤਾ ਹੋਵੇ ਹੋਰ ਜਹਾਜਾਂ ਚ

ਹਾਂ ਜੀ ਹਾਂ ਪਰ ਜਿਹੜੀ heroine ਤਾਂ ਮਰਲੀ

ਦੇਖੋ ਹਾਂ ਕੋਈ ਹੋ ਸਕਦੀ ਹੈ

ਲੋਕਾਂ ਦਾ ਧਿਆਨ part three ਤੇ ਆਗਿਆ ਹੁਣ ਹਾਂ ਹਾਂ ਕੀ ਪਤਾ ਹੁਣ ਆਹ ਗਰਮੀਆਂ ਚ ਕੱਢ ਦੇਣ ਪੇਪਰਾਂ ਨੂੰ ਨਿਆਣੇ free ਹੋ ਜਾਣੇ ਹੁਣ ਛੁੱਟੀਆਂ ਛਾਟੀਆਂ ਚ ਨਹੀ ਪਰ ਇੰਨੀ ਛੇਤੀ ਨੀ ਕੱਡਦੇ ਹੈਗੇ ਜੇ ਇੰਨੀ ਛੇਤੀ ਕੱਢਣ ਗੇ ਫ਼ੇਰ ਤਾਂ ਗਾਹ ਪਾਈ ਜਾਣਾ ਫ਼ੇਰ ਲੋਕਾਂ ਨੇ ਪਸੰਦ ਨੀ ਕਰਨੀ

ਹਾਂ ਉਹ ਤਾਂ ਦੋੰ ਤਿੰਨ ਸਾਲ ਲੱਗ ਗੇ ਤੇ ਉਹਨੂੰ ਹਾਂ ਦੋ ਸਾਲ ਆਈ ਸੀ movie ਵੀ ਹਾਂ ਲੋਕਾਂ ਦਾ ਧਿਆਨ ਉੱਧਰ ਹਮ

ਉਹ excitement ਬਣਾ ਕੇ ਰੱਖਣੀ ਲੋਕਾਂ ਚ ਵੀ ਕਿਵੇਂ ਕੀ ਹੈ ਹਾਂ ਹਾਂ ਲੋਕਾਂ ਚ ਕੇ ਰੱਖਣੀ ਵੀ ਲੱਗੇ ਰਹਿਣ ਲੋਕ ਸੋਚੀ ਜਾਣ

ਉਹਨੂੰ ਇਹ ਵੀ ਜੇ ਬੰਦਾ ਦੱਸਾਂਗੇ ਦੋ ਤਿੰਨ ਘੰਟੇ ਲਈ ਉਹ ਹੋ ਜਾਂਦੇ ਨੇ ਵੀ ਹਾਂ ਚੱਲ ਅੱਜ ਕਲ ਦੇ tension ਭਰੀ ਜਿੰਦਗੀ ਚ

ਸੋਚੀ ਜਾਓ ਕੰਮ ਕਰ ਇੰਨੇ ਨੇ ਟੇਂਸ਼ਨਾ ਇੰਨੀਆਂ ਨੇ ਬੰਦਾ ਲੱਗਿਆ ਰਹਿੰਦਾ ਹਾਂ ਵਿੱਚ ਨੂੰ ਹੋਰ

ਜਿਹੜੇ ਲੋਕ online ਦੇਖਣ ਲੱਗ ਗਏ net nut ਤੇ ਪਾ ਦਿੰਨੇ ਆ duplicate ਯਾ ਕਈ ਵਾਰ recording ਉਹਨਾ ਨੇ ਬੜਾ ਕੰਮ ਕਰਿਆ

ਉਹ ਦੱਸਾਂ ਅੱਜਕਲ netflix ਜਾਂ ਹੋਰ ਚਲਾਤੇ OTT ਹੋਰ ਇਹ ਵੀ ਕੰਮ ਖਰਾਬ ਹੈ ਆਪਣਾ ਘਰ ਬੈਠੀ ਦੇਖੀ ਜਾਂਦਾ

ਹੈ ਦੇਖੋ theater ਵੀ ਖੁੱਲੇ ਆ ਚਲੋ ਉੱਥੇ ਵੀ ਰੋਜ਼ਗਾਰ ਵੀ ਵਧ ਦਾ ਜਿਹਦੇ ਨਾਲ ਰੋਜ਼ਗਾਰ ਵੀ ਘਟ ਗਿਆ

ਜਿਹੜੇ ਛੋਟੇ ਮੋਟੇ ਹੈਗੇ ਆਂ ਉੱਥੇ ਜਿਵੇਂ ਕਿਹ ਲਓ ਉਹ cycle stand ਹੋਗਿਆ ਜਾਂ canteen ਆਲੇ ਹੋਗੇ ਜਾਂ ਹੋਰ ਅੰਦਰ ਸਮਾਨ ਚੱਕਣ ਆਲੇ ਫਰਕ ਬਹੁਤ ਪੈ ਜਾਂਦਾ

ਰਹਿੰਦੀ ਆ ਹੁਣ theater ਚ ਨਹੀ ਭੀੜ ਫੁੱਲ ਹੁੰਦਾ ਤਾ ਰੋਣਕ ਸੋਹਣੀ ਹੁੰਦੀ ਤੀ ਫਿਲਮ

ਹਾਂ ਹੁਣ ਬ ਹੁਟ

ਉਹ ਨਾ ਉਹ ਦੱਸਾਂ ਲੋਕ ਵੀ ਸੋਹਲ ਜੇ ਹੋਗੇ ਵਿੱਚ ਕਿਹੜਾ ਜਾਉਗਾ ਘਰੇ ਹੀ ਬੈਠੋ ਘਰੇ ਬੈਠੇ ਆਪਣਾ result ਦੇਖੀ ਜਾਓ

ਵੱਡੇ ਵੱਡੇ ਬਵੰਜਾ ਇੰਚੀ ਚ੍ਰ੍ਨੰਜਾ ਇੰਚੀ ਸਕਰੀਨਾ ਲਾ ਲਈਆਂ sound system

ਲੋਕ ਓਵੀੰ update` ਹੋਈ ਜਾਂਦੇ ਨੇ ਅਗਲਾ ਤਿੰਨ ਘੰਟੇ ਬੈਠਾਂਗੇ ਤਿੰਨ ਚਾਰ ਘੰਟੇ ਅਗਲਾ ਕਹਿੰਦਾ ਘਰੇ ਕੱਟ ਕੇ ਦੇਖੀ ਜਾ ਅੱਧੀ ਅੱਜ ਦੇਖਲਾ ਅੱਧੀ ਕੱਲ ਨੂੰ ਦੇਖਲਾ ਲੋਕ ਰਾਮ ਨਾਲ ਦੇਖ ਜਾਂਦੇ ਨੇ

ਪਹਿਲਾਂ ਕਹਿੰਦੇ ਸੀ ਫਲਾਣੇ ਸਿਨਮੇ ਚ ਜਾਣਾ ਢੀਮਕੇ ਸਿਨਮੇ ਚ ਜਾਣਾ ਹੁਣ ਕਹਿਣਗੇ PVR ਹੋਰ ਚ ਜਾਣਾ

ਉਹ ਤਾਂ ਜਾਣਗੇ ਹੁਣ ਹੋਰ ਕਿਹਨੇ ਜਾਣਾ family ਆਲੇ ਤਾਂ ਮਤਲਬ Saturday Sunday ਜਾਂਦੇ ਨੇ ਜਵਾਕ

ਇਹੀ ਹੈ sir ਅੱਜਕਲ ਕੁਛ scene ਵੀ ਇਸ ਤਰ੍ਹਾਂ ਦੇ ਪਾ ਦਿੰਨੇ ਆ ਗਲਤ scene ਪਾ ਦਿੰਨੇ ਆ ਉੱਥੇ ਥੋੜਾ ਗਲਤ scene ਹੋ ਜਾਂਦਾ

ਵਾਲੇ student ਨੇ ਜਾ ਹੋਰ ਇਹਨਾ ਕਰਕੇ ਵੀ ਜਿਸ ਨਾਲ ਚੱਲੀ ਜਾਂਦਾ ਨਾ ਕੰਮ

ਚਲੋ ਵਧੀਆ ਜੀ ਅੱਜ ਕਿਹੜੀ movie ਦੇਖਣੀ ਹੈ ਅੱਜ ਕੋਈ ਆ ਰਹੀ ਹੈ hello hello

ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਰ ਕੀ ਹਾਲ ਚਾਲ ਏ ਠੀਕ ਠਾਕ ਆਪਣਾ ਸੁਣਾਓ

ਕਿੱਦਾਂ ਕੀ ਕਰਦੇ ਸੀ ਬੱਸ ਕੁੱਝ ਨੀ ਕੰਮ ਕੁਮ ਕਰ ਕੇ ਹਟੀ ਸੀ ਮੈਂ ਅੱਛਾ ਅੱਛਾ ਮੈਨੂੰ ਇਹ ਦੱਸੋ ਆਪਾਂ ਜਦੋਂ ਇੱਥੋਂ ਕਰੋਨਾ ਨੀ ਲੱਗਿਆ India

ਕਿਵੇਂ ਦਾ experience ਰਿਹਾ ਤੁਹਾਡਾ ਸਾਡਾ ਇੱਕ ਦਮ ਤਾਂ ਜਦ ਪਤਾ ਲੱਗਿਆ ਦੇਖੋ ਐਵੇ ਜਦ ਮੋਦੀ ਨੇ ਕਰਿਆ ਬੀ ਬੰਦ ਹੋ ਗਿਆ ਪਹਿਲਾਂ ਤਾਂ ਸਭ ਸਾਰੇ ਸਭ ਤੋਂ ਪਹਿਲਾਂ ਤਾਂ shock ਸੀਗੇ

ਹਾਂ ਹਾਂ ਹਾਂ ਵੀ ਬਾਹਰ ਨਾ ਜਾਣਾ ਨਾ ਆਉਣਾ ਕੁੱਝ ਵੀ ਨੀ ਕਿਉਂਕਿ ਕਿਹੜਾ ਲੋਕਾਂ ਦੇ ਘਰ ਸਾਰੇ ਇੰਨਾ ਇੰਨਾ ਸਮਾਨ ਰੱਖਿਆ ਹੋਇਆ ਸੀ

ਹੁਣ ਘਰ

ਕੰਮ ਤੇ ਜਾਣਾ ਉਹ ਜਾਣਾ ਔਖਾ ਉਹੀ ਤਾਂ ਹੈ ਹੁਣ ਜਿਹਨਾ ਦਾ ਦੇਖੋ ਅਹ job ਵਾਲੇ ਬੰਦੇ ਹਨਾ ਜਾਂ ਫ਼ਿਰ ਆਪਣਾ ਜਿਹਨਾ ਦਾ ਆਪਣਾ business ਏ ਉਹਨਾ ਨੂੰ ਕਿੰਨਾ loss ਹੋਇਆ ਹਨਾ ਹੁਣ ਤੱਕ ਨੀ ਉਹ ਤਾਂ loss ਭਰ ਹੋਏ ਜਿਹੜੇ ਜਿਹਨਾ ਦੇ ਆਪਣੇ business ਏ ਉਹੀ ਤਾਂ ਗੱਲ ਏ

ਇੱਕ ਨਵੀਂ news ਪੜੀ ਏ ਕਰੋਨਾ ਦਾ ਕੋਈ ਹੋਰ ਅੱਗੇ ਅੱਗੇ ਆਇਆ ਵੀ ਉਹਦੇ ਵਿੱਚ

ਫ਼ਿਰ ਦੇਖੋ ਹੁਣ ਜੇ ਕਹਿਏ ਇੱਥੇ ਪਹਿਲਾਂ ਤੋਂ ਵੀ ਬੀਮਾਰੀਆਂ ਹੁੰਦੀਆਂ ਸੀ ਦੇਖੋ ਬੁਖਾਰ ਵੀ ਚੜਦੇ ਸੀ ਹਨਾ

ਇਹ ਤੋਂ

ਹਾਂ ਉਹੀ ਮੈਂ ਪੁੱਛਣਾ ਚਾਉਨੀ ਆ ਕੀ ਇਹ ਹਰ ਇੱਕ ਨਾਲ ਹੀ ਐਵੇ ਹੋਇਆ ਕੇ ਬੀ ਆਪਣੇ ਨਾਲ ਹੀ ਮਤਲਬ ਬੀ ਦੇਖੋ ਕਿੰਨਾ loss ਹੋਇਆ ਇੱਕ ਤਾਂ ਕਮਾਉਣੇ ਵਾਲੇ ਬਣਦੇ ਘਰੇ ਰਿਹ ਗਏ ਕਿਤੇ ਆਉਣਾ ਨੀ

ਇਹੀ job ਲੋਕਾਂ ਦੀ ਫੇਰ ਚਲੇ ਗਈਆਂ jobs ਚਲੇ ਗਈਆਂ ਉਸ time ਤੇ ਜਦੋ ਕਰਜੇ ਵਿਚਾਰਿਆ ਨੇ ਲੈ ਲੈ ਕੇ ਤਿੰਨ ਦੋ ਤਿੰਨ ਚਾਰ ਮਹੀਨੇ ਕੱਢੇ ਨੇ ਉਹ ਸਿਰ ਤੇ ਚੜ ਗਏ ਬਹੁਤ ਜਿਆਦਾ ਔਖਾ ਹੋਇਆ ਬੀ ਉਹਨੂੰ

ਤੁਸੀ ਇਹ ਦੇਖੋ ਹੁਣ ਕਹਿੰਦੇ ਵੀ ਨਹੀਂ ਲੱਗਣੇ ਫੇਰ ਕਰਦੇ ਕਰਦੇ ਫੋਨਾ ਤੇ ਆ ਗਏ ਫੋਨਾ ਦਾ ਖ਼ਰਚਾ ਜਿਆਦਾ ਵੱਧ ਗਿਆ ਬੱਚਿਆ ਦਾ

ਹਮ ਬੀ ਹਾਂਜੀ ਨਹੀਂ ਜੀ ਤੁਸੀਂ ਕਮਾਉਣੇ ਵਾਲਾ ਕੋਈ ਵੀ ਨਹੀਂ ਸਾਰੇ ਘਰੇ ਬੈਠੇ ਓ ਬੀ ਆਹ ਲਓ ਤੁਸੀਂ ਆਪਣੇ ਘਰ ਦਾ ਖ਼ਰਚਾ ਕਰਲੋ

ਤੁਸੀਂ ਆਪ ਦੇਖੋ ਪੰਜਾਬ ਚ ਤਾਂ ਆਪਣੇ ਇਹ ਦੇਖਣ ਚ ਆਇਆ ਕੀ ਲੋਕਾ ਦੇਖੋ ਸਭ ਤੋਂ ਪਹਿਲਾਂ ਘਰਾਂ ਚ ਖਾਣ ਪੀਣ ਨੂੰ ਜਿਵੇਂ ਪਤਾ ਈ ਨਹੀਂ ਕੁੱਝ ਖਾਦਾ ਈ ਨੀ ਹੁੰਦਾ ਘਰ ਸਮੋਸੇ ਬਣਾ ਰਿਹਾ ਕੋਈ ਗਲਾਬ ਜਾਮਨਾ ਕੋਈ ਕੁੱਝ ਕੋਈ ਕੁੱਝ

ਠੀਕ ਏ ਫ਼ਿਰ ਉਹ ਤੋਂ

teachers ਨੂੰ salary ਮਿਲ ਰਹੀ ਬੱਚਿਆ ਤੋਂ ਫੀਸਾ ਲਈਆਂ ਗਈਆਂ ਕੋਈ ਰਹਿਤ ਨਹੀਂ ਕੀਤੀ ਬੀ ਬੀ ਬੱਚੇ ਵੀ ਤਾਂ ਦੇਖਿਆ ਜਾਵੇਂ ਅਗਰ ਉਹਨਾ ਦੇ ਮਾਂ ਬਾਪ ਕਮਾਉਂਣਗੇ ਤਾਂਹੀ ਅੱਗੇ ਫੀਸਾਂ ਭਰਣਗੇ ਉਹਨਾ ਨੇ ਤਾਂ ਇੱਕ ਪੈਸੇ ਦੀ ਰਹਿਤ ਨਹੀਂ ਕੀਤੀ ਖ਼ਰਚਾ double double ਤੋਂ triple ਜਾਂ ਤਾਂ ਹੋਵੇ ਨਾ ਵੀ ਸਰਕਾਰ ਨੇ ਆਪਾਂ ਨੂੰ ਕਿਹਾ ਵੀ ਚਲੋ ਰਾਸ਼ਨ ਅਸੀਂ ਦਿਨੇ ਆ

ਹਰ ਇੱਕ ਉਹਦਾ ਬੰਦਾ ਘਰ ਬੈਠੇ ਸੀ ਚਾਹੇ ਕੋਈ ਅਮੀਰ ਏ ਕੋਈ ਗਰੀਬ ਏ ਕੋਈ middle ਵਾਲਾ ਹਰ ਕੋਈ ਘਰ ਬੈਠਾ ਹੋਇਆ ਹਰ ਇੱਕ ਇਨਸਾਨ ਘਰ ਬੈਠਾ ਜਾਂ ਤਾਂ ਫੇਰ NET ਹੀ free ਕ਼ਰ ਦਿੰਦੇ ਬੱਚੇ ਕਲਾਸਾਂ ਲਾ ਲੈਂਦੇ free ਓ ਆਰਾਮ ਨਾਲ

ਚੱਲ ਜਾਂਦਾ WIFI ਲਗਾਉਣੇ ਪੈਂਦੇ ਸੀ

ਖ਼ਰਚੇ

ਕਿਉਂਕਿ ਸਾਰਾ ਦਿਨ ਆਪਾਂ ਦੇਖੋ ਬੱਚੇ ਖਾਣ ਨੂੰ ਵੀ ਮੰਗਦੇ ਸੀ ਹਾਵੜੇ ਕੋਈ ਵੀ ਘਰ ਚ ਸਭ ਨੇ ਖਾਣਾ ਵੀ ਸੀ ਫੇਰ TV ਵੀ ਦੇਖਣੇ ਆ ਸਾਰਾ ਕੁੱਝ ਫੇਰ ਉਹ ਦੂਸਰੀ side ਅਗਰ ਆਈਏ ਹੁਣ ਜੇ ਘਰੇ ਬੈਠੇ ਨੇ gents ਵੀ ਨੇ ਬੱਚੇ ਵੀ ਨੇ TV ਤਾਂ ਚੱਲੂਗਾ ਪੰਖੇ ਵੀ ਚੱਲਣਗੇ ਕੂਲਰ ਵੀ ਚੱਲਣਗੇ ਬਿਜਲੀ ਦਾ bill ਵੀ ਨਹੀਂ free ਕ਼ਰ ਸਕੇ

ਬਾਹਰ ਜਾਂਦੇ ਸੀ police ਮਗਰ ਪੈਂਦੀ ਸੀ ਮਿੰਟ ਚ ਘਰੋਂ ਬਾਹਰ ਨਿਕਲੋ ਤਾਂ ਡੰਡੇ ਹੋ ਜਾਂਦੇ ਸੀ ਸ਼ੁਰੂ ਚੰਗੇ ਭਲੇ ਲੋਕਾ ਨੂੰ ਫੜ ਲੈਂਦੀ ਸੀ police ਅੰਦਰ ਵਾੜ ਲੈਂਦੀ ਸੀਗੀ ਚਲੋ ਜੀ ਤੁਸੀਂ ਬਾਹਰ ਕਿਉਂ ਨਿਕਲੇ ਠੀਕ ਏ ਜੇ ਉਹ ਤੁਸੀਂ ਸਾਡੀ care ਕਰਦੇ ਸੀ ਮਗਰ ਇੱਕਲੇ ਬੰਦੇ ਨੂੰ ਨਹੀਂ ਜੇ ਪੁੱਛਿਆ ਜਾਵੇ ਹੁਣ ਉਹਨਾ ਨੇ ਗੱਡੀਆਂ ਤੇ ਵੀ ਲਾ ਤਾ ਸੀ ਬੀ ਗੱਡੀ ਦੇ ਵਿੱਚ ਜਾ ਨਹੀਂ ਸਕਦੇ ਜੇ ਪੁੱਛੇ ਗੱਡੀ ਤੇ ਤਾਂ

ਇੱਕ ਬੰਦਾ ਚਲਾਣੇ ਆਲਾ

ਬੀ ਲਾ ਲਿਆ ਇੱਥੋ ਮੇਰੀ ਗੱਲ ਸੁਣੋ ਮੇਰੇ ਘਰ ਚੋ ਕੋਈ ਗਿਆ ਜੇ ਆਪਾਂ ਤਿੰਨ ਬੰਦੇ ਵੀ ਜਾ ਰਹੇ ਆ ਘਰ ਚੋ ਈ ਜਾ ਰਹੇ ਏ ਘਰ ਚ ਵੀ ਤਾਂ ਅਸੀਂ ਇੱਕਠੇ ਰਿਹ ਤੇ ਉਸ ਚੋ ਈ ਘਰ ਚ ਜਾ ਰਹੇ ਆ ਅਸੀਂ